ਸਤਸ਼੍ਰੀਅਕਾਲ ਮੇਰਾ ਨਾਮ ਹੈ ਫ਼ਤਹਿ ਸੱਚ ਅੱਜ ਮੈਂ ਆਪਣੇ ਉੱਤੇ ਜੀਵਨ ਵਿਚਾਰ ਦੱਸਣ ਜਾ ਰਿਹਾ

ਜਾਪੁ ਮੰਤ ਦਾ ਪੰਜਾਬੀ ਰੂਪ ਹੈ ਉਹਦੇ ਖੌਫ ਦਾ ਤਾਂ ਅੱਤ ਹਾਨਿਯੋ ਸਵੇਰ ਤੋਂ ਮਿਲ ਕੇ ਸਾਥ ਅੱਜ ਕੱਲ ਸੈਫ ਦਾ ਭਾਗ ਹੈ ਅਜਿਹੀ ਰਚਨਾ ਜਿਸ ਵਿਚ ਹੀ ਪੱਧਰ ਵਿਚਾਰ ਸੁਹਾਲੇ ਤੇ ਖਿੱਚਵੇਂ ਢੰਗ ਨਾਲ ਪੇਸ਼ ਕਿੱਤੇ ਗਏ

ਉਰਦੂ ਭਾਸ਼ਾ ਵਾਲੇ ਅਰਬ ਚੰਗੇ ਹਨ ਅਰਬ ਦੇ ਅੱਠ ਹਨ ਸਰੀਰਕ ਆਚਾ ਢਾਂਚਾ ਢੰਗ ਸੋਹਣਾ ਤੇ ਤਰੀਕਾ

ਇਸ ਤਰਾਂ ਸ਼ਾਇਦ ਇੱਕ ਸੂਖਮ ਕਲਾ ਹੈ ਇਸ ਮਨੁੱਖ ਉੱਦੇਸ਼ ਭੁਰਸ ਸੁਵਾਦ ਉੱਪ ਜਾਣਦਾ ਤੇ ਈਸ਼ਵਰ ਲਹਿਰਾਰੀ ਇਕ ਚੁਫੇਰੇ ਜੀਵਨ ਲਈ ਪ੍ਰੇਰਨਾ ਦਿੰਦਾ ਹੈ ਵੇਖਿਯੋ ਜੱਦ ਤੋਂ ਸਹਿਜ ਮਨੁੱਖੀ ਘਰ ਦੀਆਂ ਧੰਨਚਾ ਉਮੰਗਾਂ ਦੁਖਾਂ ਸੁਖਾਂ ਦਾ ਸਹਿਜ ਪ੍ਰਵਤ ਤੋਂ ਹੀ ਤਾਂ ਹੈ ਪੁਰਾਣੇ ਸਮੇ ਤੋਂ ਉਸੇ ਸਹਿਜ ਦੇ ਕਿੰਨੇ ਮੁਖ ਲੈਕਸ਼ਨ ਮੰਨੇ ਜਾਂਦੇ

ਸੋਹਣਾ ਤੇ ਸੱਚ ਦਾ ਗਿਆਨੀ ਹੋਵੇ ਜੀਵਨ ਲਈ ਕਲਿਆਣਕਾਰੀ ਹੋਵੇ ਸੰਪਤਾ ਦਾ ਪ੍ਰਕਾਸ਼ ਕਰੇ ਸਮਾਜ ਮਨੁੱਖ ਦਾ ਇੱਕ ਅਜਿਹਾ ਤੱਤ ਹੈ ਜਿਸ ਵਿੱਚ ਨੀਚੇ ਕਿ ਸੰਬੰਧ ਤੇ ਚੰਗੇ ਵਪਾਰ ਰਾਹੀਂ ਮਨੁੱਖ ਇੱਕ ਦੂਜੇ ਨਾਲੋਂ

ਕਿਉਕਿ ਆਪਣੇ ਆਪਣੇ ਮਨੁੱਖਤਾ ਦੀ ਪ੍ਰਾਪਤੀ ਲਈ ਇਹ ਹਮੇਸ਼ਾ ਵੱਖ ਵੱਖ ਧੜਿਆਂ ਵਿਚ ਹੁੰਦਾ ਰਹਿੰਦਾ ਹੈ ਇਸ ਲਈ ਮਨੁੱਖੀ ਮਨ ਅਤੇ ਸਰੋਹ ਮਨ ਦੀ ਗਤਿਦੀਨਤਾ ਸਮਾਜ਼ ਦੇ ਲਗਾਤਾਰ ਅਸਰ ਕਰਦੀ ਰਹਿੰਦੀ ਹੈ ਇਸ ਲਈ ਸਮਾਜ ਤਾਰੀਬਕਸ਼ੀਲ ਹੈ ਅਸਲ ਵਿਚ ਸਮਾਜ ਸਾਹਿਤ ਸਮਾਜ ਦੀ ਹੀ ਉਪਜ ਹੈ ਉਹਦੇ ਉਸਦਾ ਪ੍ਰਤੀਬਿੰਬ ਹੈ ਸਾਹਿਤ ਵਿਚ ਜੋ ਕੁਝ ਵੀ ਲਿਖਿਆ ਜਾਂਦਾ ਹੈ ਚਾਹੇ ਉਹੋ ਸਾਹਿਤ ਦੇ ਕਿਸੇ ਵੀ ਕਰਨ ਕਵਿਤਾ ਨਾਲੋਂ ਨਾਟਕ ਜਾਂ ਜ਼ਫ਼ਰਨਾਮੇ ਵਿਚ ਹੋਵੇ ਉਹ ਸਾਡੇ ਸਮਾਜ ਸਾਡੇ ਘਰ ਦਾ ਸਾਡੇ ਦਿਨ ਵਿਚ ਆਪਣਾ ਹੁੰਦਾ ਹੈ ਇਹੀ ਕਾਰਨ ਹੈ ਚੌਂਕੀ ਸਾਹਿਬ ਪੜ੍ਹਕੇ ਹਰ ਪਾਠਕ ਨੂੰ ਇੰਚ ਲੱਗਦਾ ਹੈ ਕਿ

ਲੈਕੇ ਕਾਸਟ ਦੀ ਚੌਂਕੀ ਨੂੰ ਸਸਤੀ ਰਹੀ ਭਵਿਖਵਾਣੀ ਜਾਂ ਅਗੁਵਾਈ ਹੀ ਕਰ ਦਿੰਦਾ ਰਹਿੰਦਾ ਹੈ ਜੋ ਬਾਅਦ ਵਿਚ ਪਾਠਕ ਨੂੰ ਸਹੀ ਸੀਖ ਦਿੰਦੀ ਹੈ ਸਮੇ ਦੇ ਬਦਲਣ ਨਾਲ ਸਾਹਿਤ ਦੀ ਅਨੁੱਖੇ ਸਮੱਜ ਵਿਚ ਲਿਖਣ ਵਾਲੀ ਚੀਜ ਬਣ ਕੇ ਰਹਿ ਗਿਆ ਹੈ ਇੰਨਾ ਤੇ ਮੌਨ ਚੋਕਾਂ ਤੋਂ ਇੱਕੋ ਹੀ ਜਿਸਮ ਦੀਆਂ ਕਹਾਣੀਆਂ

ਪਾਣੀ ਚ ਪਾਈ

ਬੇਰੰਗੇ ਕਿਚੜਾਂ ਭੜਕੀਲੇ ਸਿਰਲੇਖਾਂ ਤੇ ਗੰਦੇ ਵਿਚਾਰਾਂ ਨਾਲ ਕਾਰਗੀਆਂ ਲਿਖਤਾਂ ਬਾਜ਼ਾਰ ਵਿਚ ਸਾਹਿਤ ਫੈਲ ਕੇ ਆਹਾ ਹੈਗੇ ਆ ਹੱਲ

ਦੇ ਚੰਗੀਆਂ ਪਾਠ ਪੁਸਤਾਕਾਂ ਵਾਂਗ ਵਿਦਿਆਰਥੀਆਂ ਦਾ ਮਾਨਸਿਕ ਵਿਕਾਸ ਤਾਂ ਨਹੀਂ ਕਰਦਿਆਂ ਸਗੋਂ ਕੰਮਚੋਰ ਵਿਦਿਆਰਥੀਆਂ ਲਈ ਰੋਸ਼ਨ ਤੇ ਉੱਤੋਂ ਰਟਾ ਕੇ ਪਾਸ ਹੋਣ ਦੇ ਲਾਰੇ ਜਰੂਰ ਮੰਗਦੀਆਂ ਹਨ ਜਾਗੋ ਸਾਹਿਤ ਚੰਗਾ ਮਨੁੱਖ ਤੇ ਚੰਗਾ ਸੁਭਾਓ ਸੱਜਣ ਦੀ ਲਾਲਸਾ ਦੇ ਵਿਚੋਂ

ਇਸ ਲਈ ਚੰਗੇ ਸਾਹਿਤਕਾਰਾਂ ਅਤੇ ਚੰਗੇ ਪਾਠਕਾਂ ਦੀ ਲੋੜ ਹੈ ਚੰਗੀ ਵਿਦਿਆ ਤੇ ਵਿਸ਼ਾਲ ਗਿਆਨ ਦੀ ਜਰੂਰਤ ਹੈ ਪਰ ਸਾਂਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਹੈ ਕਿ ਚੰਗੇ ਸਾਹਿਤਕਾਰਾਂ ਦੀ ਅੱਜ ਵੀ ਬਹੁਤ ਕਦਰ ਹੈ ਚੰਗਾ ਸਾਹਿਤ ਸਾਡੇ ਸਮਾਜ ਦਾ ਹੀ ਹਿੱਸਾ ਹੈ ਮਨੁੱਖ ਤਾਂ

ਉਹੋ ਇੱਕ ਦੂਜੇ ਨਾਲ ਮਿਲਦਾ ਹੈ ਇਕ ਨਾਲ ਬੈਠਦਾ ਹੈ ਇਕ ਦੂਜੇ ਦੇ ਦੁੱਖ ਸੁਖ ਵਿਚ ਸਾਥ ਦਿੰਦਾ ਹੈ

ਕਿ ਉਹੋ ਕਿਹੋ ਜਿਹੇ ਮਨੁਖਾਂ ਨਾਲ ਸਾਂਝ ਰੱਖਦਾ ਹੈ ਚੰਗੇ ਸੁਭਾਵ ਦੇ ਮਨੁੱਖਾਂ ਨਾਲ਼ ਉੱਠਣਾ ਬੈਠਣਾ ਚੰਗੀ ਸਾਹਿਤ ਹੈ ਇਹ ਸੱਚ ਹੈ ਕਿ ਸੰਗਤ ਆਪਣਾ ਅਸਰ ਜ਼ਰੂਰ ਦਿਖਾਂਦੀ ਹੈ ਜਿਸ ਤਰਾਂ ਪਾਰਸ ਦੀ

ਸੋਹਣਾ ਬਣਾ ਦਿੰਦੀ ਹੈ ਠੀਕ ਉਸੇ ਤਰਾਂ ਚੰਗੀ ਸੰਗਤ ਦੇ ਅਸਰ ਨਾਲੋਂ

ਬਿਲਕੁਲ ਕੋਈ ਕਾਲੇਜ ਦੀ ਕੋਠੀ ਵਿਚ ਜਾਵੇਗਾ ਤਾਂ ਕਾਲਕੋਠ ਦਾ ਕੋਈ ਨਾ ਕੋਈ ਨਿਸ਼ਾਨ ਲੱਗਣਾ ਤਾਂ ਸੁਭਾਵਿਕ ਹੀ ਹੈ ਅਸੀਂ ਕਹਿਣ ਤੋਂ ਕਿਉ ਸੁਭਾਵਿਕ ਹੈ ਕਿ ਚੰਗੀ ਸੰਗਤ ਮਨੁੱਖ ਨੂੰ ਇਨਸਾਨ ਬਣਾਂਦੀ ਹੈ ਤਾਂ ਬੁਰੀ ਸੰਗਤ ਉਸ ਨੂੰ ਰਾਕਸ਼ਸ਼ ਅੰਗਰੇਜ਼ੀ ਵਿਚ ਇਹ ਕਥਨ ਹੈ ਕੀ ਕਿਸੇ ਮਨੁੱਖ ਨੂੰ ਜਾਨਣ ਲਈ ਉਸਦੀ ਸੰਗਤ ਨੂੰ ਜਾਣ ਲਾਓ ਬੁਰੇ ਮਨੁੱਖਾਂ ਦੀ ਤਾਂ ਸਾਥ ਕਰਨ ਨਾਲ ਹਰ ਕਦਮ ਓਕੇ ਨਾਲ ਹਾਲਣੀ ਅਵਾਜ ਉਠਾਨੀ ਪੈਂਦੀ ਹੈ ਲੋਹਾਰ ਲੋਹੇ ਦੇ ਨਾਲ ਪਵਿੱਤਰ ਅੱਗ ਨੂੰ ਹਥੌੜਿਆਂ ਨਾਲ ਪਿੱਟਦਾ ਹੈ ਇਕਜੁਟ ਦਾ ਅਸਰ ਬੜਾ ਭਿਆਨਕ ਹੁੰਦਾ ਹੈ ਖ਼ਰਬੂਜੇ ਨੂੰ ਵੇਖ ਕੇ ਖਰਬੂਜ਼ਾ ਰੰਗ ਪਕੜਦਾ ਹੈ ਜਦੋਂ ਵੀ ਚੌਕੀ ਸੰਗਦਾ ਤਾਂ ਆਤ੍ਮਕਰ ਦਾ ਮਹੱਤਵਪੂਰਨ ਸਾਧਨ ਹੈ ਇਹ ਬੁੱਧੀ ਵਿਚ ਤੋਂ ਦੋਨਾਂ ਵਿਚ ਸਚਾਈ ਹੈ ਨਾ ਕਿ ਤਰੱਕੀ

ਪੰਜਵੀ ਸਾਲ ਦੋਜਲਾਂ ਵਿੱਚ ਜਾ ਕੇ ਮਹਿਲਾਂ ਦੀ ਸ਼ੋਭਾ ਪੈਂਦੀ ਹੈ ਕਮਲ ਦੇ ਪੱਤਿਆਂ ਉੱਤੇ ਪਾਈਆਂ ਪਾਣੀ ਦਿਆਂ ਨਾਸਰਤ ਮੋਤੀਆਂ ਵਰਗੀਆਂ ਜਾਪਦੀਆਂ ਹਨ

ਉਦਤਾਮ ਅਤੇ ਇਦਿਆਂ ਤੋਂ ਵਿਦਿਆ ਵੱਲ ਲੈ ਜਾਂਦੀ ਹੈ ਪ੍ਰਮੁਖਾਂ ਦਾ ਸਾਥ ਮਨੁੱਖ ਲਈ ਲਾਭਕਾਰੀ ਹੁੰਦਾ ਹੈ

ਜਿਹਨਾਂ ਤੋਂ ਪਤਾ ਚਲਦਾ ਹੈ ਚੰਗੀ ਸੰਗਤ ਨਾਲ ਕਈ ਮਨੁਖਾਂ ਦਾ ਜੀਵਨ ਬਦਲ ਗਿਆ ਹੈ ਅਤੇ ਉਸ ਕਾਰਨ ਚੰਗੇ ਮਨੁੱਖ ਕੁਰਾਹੇ ਪਾਏ ਹੋਏ ਆ ਡਾਕੁਰ ਅਵਸਥਾ ਕੇਰੇ ਚੰਗੀ ਸੰਗਤ ਨਾਲ ਬਾਲਮੀਕੀ ਤੇ ਡਾਕੂ ਓਬਲਿਮਲ ਮਹਾਤਮਾ ਗਾਂਧੀ ਦੀ ਸੰਗਤ ਨਾਲ ਮਨੁੱਖਤਾ ਦੇ ਰਾਹ ਤੇ ਪੈ ਗਿਆ ਇਸਦੇ ਉਲਟ ਕੁਝ ਬਹੁਤ ਕਾਰਨ ਮਹਾਨ ਤੋਂ ਮਹਾਨ ਮਨੁਖਾਂ ਦੀ ਬਚਣ ਦੀ ਖਵਾਇਸ਼ ਵਿਚ ਡਿੱਗਦੇ ਡਿੱਗਦੇ ਦੇਰ ਹੇਗਾ ਸੁਲੱਖਣਾ ਦਾ ਸੰਗਤ ਕਾਰਨ ਕੇਕਈ ਦੇ ਰਾਮ ਨਾਲ ਜੰਗਲ ਵਿਚ ਪਹੁੰਚਣ ਦਾ ਕਲੰਕ ਆਪਣੇ ਸਿਰ ਲੈ ਲਿਆ ਸੁਲੱਖਣਾ ਦੀ ਸੰਗਤ ਕਾਰਨ ਕੇਕਈ ਰਾਮ ਜੀ ਨੂੰ ਇਤਿਹਾਸ ਵਿਚੋਂ ਕਲਯੁਗ ਦੀ ਪੈਣ ਦੀ ਉਸਤੋਂ ਬਹੁਤ ਕਾਰਣ ਲੰਕਾ ਪੁਰ ਜਾਕੇ ਮਹਾਪੁਰਖੋ ਨੇ ਠੀਕ ਹੀ ਕਿਹਾ ਕਿ ਸੱਜਣ ਪੁਰਖਾਂ ਦੇ ਸਾਥ ਨਾਲ ਦੁਰਾਚਾਰੀ ਤੇ ਆਪਣੇ

ਮਨੁੱਖੀ ਜੀਵਨ ਵਿਚ ਸਤਿ ਸ੍ਰੀ ਅਕਾਲ ਅੱਜ ਸਵੇਰ ਤੋਂ ਹੀ ਉਹ ਹੱਥ ਵਿੱਚ ਦਰਦ ਮਹਿਸੂਸ ਕਰ ਰਿਹਾ ਹੈ ਇੱਕ ਗਹਿਣਾ ਮੇਰੇ ਹੱਥ ਦਾ design ਸਭ ਨੂੰ ਪਸੰਦ ਆਇਆ। ਹਲਕਾ, ਸੰਘ ਮੇਰੇ ਹਲਕ ਦੀ ਖ਼ਰਾਸ ਨੇ ਮੇਰੇ ਨੱਕ ਵਿੱਚ ਦਮ ਕਰ ਦਿੱਤਾ ਹੈ, ਸੁਦਾ ਦੀ ਬਿਮਾਰੀ ਕੁੱਤੇ ਜੇ ਕੁੱਤੇ ਦੇ ਹਲਕ ਦਾ ਕੋਈ ਇਲਾਜ ਨਹੀਂ ਹਰਿ ਪ੍ਰਮਾਮਤਾ ਹਰੀ ਬਿਨ ਕੋਈ ਕੋਮੀ ਸਹਾਰਾ ਨਹੀਂ, ਦੂਰ ਕਰਨਾ ਹੇ ਪ੍ਰਮਾਤਮਾ ਮੇਰੇ ਦੁੱਖ ਹਰਿ ਲਇਓ ਸਿਮਰਨ ਕਰਨਾ ਹਰਿ ਹਰਿ ਦਾ ਨਾਮ ਜਪਣ ਨਾਲ ਕਲੇਸ਼ ਘੱਟ ਜਾਂਦੇ ਹਨ, ਰਾਹ ਇੱਕ ਤਰ੍ਹਾਂ ਦਾ ਗਹਿਣਾ, ਮੇਰੇ ਸੋਨੇ ਦੇ ਰਾਹ ਦੀ ਲੰਬਾਈ ਵੀਹ ਇੰਚ ਹੈ, ਫੁੱਲਾਂ ਦਾ ਹਾਰ ਉਸਨੇ ਮੇਰੇ ਸਵਾਗਤ ਫੁੱਲਾਂ ਦੇ ਹਾਰਾਂ ਨਾਲ ਕੀਤਾ, ਉਬਾਲਾ ਸਿਰਜਹਾਰ ਦੇ ਕੋਤਕ ਨਿਆਰੇ ਹਨ, ਵਾਂਗ ਸਾਨੂੰ ਸਿਆਣਿਆ ਹਰ ਕਰਨਾ ਚਾਹੀਦਾ ਹੈ, ਹਾਰਨਾ ਜੂਐ ਵਿੱਚ ਦਸ ਹਜ਼ਾਰ ਹਾਰ ਕੇ ਉਸਨੂੰ ਬਹੁਤ ਪਛਤਾਵਾ ਹੋਇਆ ਥੱਕ ਜਾਣਾ ਉਹ ਉਹ ਹਾਰ ਕੇ ਬੈਠ ਗਏ, ਹਾਲ ਵੱਡਾ ਕਮਰਾ। ਇਸ ਹਾਲ ਕਮਰੇ ਦੀ ਸਜਾਵਟ ਬੜੀ ਮਨਮੋਹਕ ਹੈ, ਹਾਲਤ ਸਾਨੂੰ ਹਰ ਹਾਲ ਵਿੱਚ ਖ਼ੁਸ਼ ਰਹਿਣਾ ਚਾਹੀਦਾ ਹੈ l ਇਸ ਵੇਲੇ ਹਾਲ ਦੀ ਘੜੀ ਚੁਪ ਰਹੋ ਤੁਹਾਡਾ ਤਬੀਅਤ ਠੀਕ ਨਹੀਂ ਮਸਤੀ ਗਵਾਈ ਗਾਉਂਦੇ ਗਾਉਂਦੇ ਸੋਹਣੀ ਹਾਲ ਵਿੱਚ ਆ ਗਏ, ਕਣ ਮਿਠਾਸ ਖੰਡ ਵਿੱਚ ਕਣ ਬਹੁਤ ਹੈ, ਨਿੱਕਾ ਦਾਣੇ ਦਾ ਕਣ ਮਰ ਜਾਣ ਕਾਰਨ ਪੌਦਾ ਨਹੀਂ ਉਗਾ ਸਕਦਾ, ਤਾਕਤ ਇਸ ਕੌਮ ਦੀ ਕਣ ਮਰ ਜਾਵੇ ਉਹ ਛੇਤੀ ਹੀ ਖ਼ਤਮ ਹੋ ਜਾਂਦੀ ਹੈ। ਜ਼ਰੇ ਜ਼ਰੇ ਵਿੱਚ ਪ੍ਰਮਾਤਮਾ ਕਣ ਕਣ ਵਿੱਚ ਸਮਾਇਆ ਹੋਇਆ ਹੈ, ਘਰ ਕੰਮ ਦਾ ਕਰਨਾ, ਤੂੰ ਆਪਣੇ ਕੰਮ ਕਰ ਮੈਨੂੰ ਤੰਗ ਨਹੀਂ ਕਰ। Tax ਇਸ ਸਾਲ ਦਾ ਪੂਰਾ ਕਰ ਮੈਂ bank ਵਿੱਚ ਜਮਾ ਕਰਵਾ ਆਇਆ ਹਾਂ, ਕੱਚਾ ਦਿਲ ਦਾ ਘਿਰਨਾ ਚਾਰਟ ਖਾਣ ਤੋਂ ਬਾਅਦ ਉਸ ਦਾ ਦਿਲ ਕੱਚਾ ਹੋ ਗਿਆ ਹੈ।

ਖਾਣ ਨਾਲ ਢਿੱਡ ਵਿੱਚ ਪੀੜ ਹੋ ਜਾਵੇਗੀ, ਝੂਠਾ ਕੱਚੇ ਵਿਅਕਤੀ ਉੱਪਰ ਓਨੀ ਛੇਤੀ ਵਿਸ਼ਵਾਸ ਨਾ ਕਰੋ, ਰਫ਼ ਮੈਂ ਪਹਿਲਾਂ ਕੱਚੇ ਕੰਮ ਕੀਤਾ ਫਿਰ ਪ੍ਰਸ਼ਨਾਂ ਦੇ ਉੱਤਰ ਲਿਖੋ, ਆਰਜ਼ੀ ਉਸਦੀ ਨੌਕਰੀ ਕੱਚੀ ਹੈ ਇਸ ਲਈ ਛੁੱਟੀਆਂ ਘੱਟ ਲੈਣੀ ਚਾਹੀਦੀਆਂ ਹਨ। ਰੰਗ ਦਾ ਉੱਤਰ ਜਾਣਾ, ਮੇਰੇ ਸੂਟ ਦਾ ਰੰਗ ਕੱਚਾ ਸੀ ਇਸ ਲਈ ਹੋਰ ਕੱਪੜੇ ਵੀ ਖ਼ਰਾਬ ਹੋ ਗਏ ਗਾਰੇ ਜਾਂਂ ਗਾਰੇ ਜਾਂ ਮਿੱਟੀ ਦਾ ਪਹਿਲਾਂ ਕੱਚੇ ਮਕਾਨ ਨਾਲ ਦੀਵਾਰ ਭਰੋ ਫਿਰ ਢਹੇਗਾ ਕੰਡਾ ਤੋਲਣ ਵਾਲਾ ਵਾਪਾਰੀ ਨੇ ਗੰਨਿਆਂ ਨੂੰ ਕੰਡੇ ਉੱਤੇ ਤੋਲ ਦਿੱਤਾ, ਮੱਛੀ ਦੀ ਹੱਡੀ ਇੱਕ ਕੰਡੇ ਵਾਲੀ ਮੱਛੀ ਦਾ ਸਵਾਦ ਕੁਛ ਵੱਖਰਾ ਹੁੰਦਾ ਹੈ। ਕਿੱਕਰ ਦਾ ਸੂਲ ਰੱਬ ਦਾ ਸ਼ੁਕਰ ਹੈ ਉਸਨੇ ਸੂਲੀ ਦਾ ਕੰਡਾ ਬਣਾ ਦਿੱਤਾ, ਰੁਕਾਵਟ ਸਪਨਾ ਦੇ ਰਸਤੇ ਵਿੱਚ ਆਉਣ ਵਾਲੇ ਕੰਡਿਆਂ ਨੂੰ ਦੂਰ ਕਰੋ ਦੁਖਦਾਇਕ ਬੰਦਾ ਅਸੀਂ ਆਪਣੇ ਦੁਸ਼ਮਣ ਦਾ ਕੰਡਾ ਕੱਢ ਕੇ ਹੀ ਸਾਹ ਲਿਆ, ਕਹੀ ਇੱਕ ਛੰਦ ਮਜ਼ਦੂਰ ਕਹੀ ਨਾਲ ਮਲਬਾ ਚੁੱਕ ਰਿਹਾ ਹੈ। ਆਖਣਾ ਉਸ ਦੀ ਕਹੀ ਹੋਈ ਗੱਲ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿੰਨੀ, ਉਸ ਨੇ ਕਹੀ ਸੋਹਣੀ ਪੱਗੜੀ ਬੰਨੀ ਹੋਈ ਹੈ ਕਣੀ ਕਰਨੀ ਉਹ ਸੱਤ ਕਣੀ ਵਾਲਾ ਹੈ, ਟੋਟਾ ਮੇਰੇ ਮੂੰਹ ਦੇ ਵਿੱਚ ਹੀਰੇ ਦੀ ਕਣੀ ਹੈ, ਕੱਚਾ ਚਾਵਲ ਚਾਵਲ ਹੋਰ ਦਿਓ ਹਾਲੇ ਇਸ ਵਿੱਚ ਕਣੀ ਹੈ। ਬੂੰਦ ਕਣੀਆਂ ਪੈਣ ਨਾਲ ਮੌਸਮ ਬਦਲ ਗਿਆ ਹੈ ਕਣੀ ਕਲੀ ਫੁੱਲ ਕਲੀਆਂ ਦੇ ਫੁੱਲ ਬੜੇ ਮਸ਼ਹੂਰ ਹਨ, ਟਾਟ ਪਿੱਤਲ ਦੇ ਭਾਂਡੇ

ਪਾਉਣਾ ਚਾਹੀਦਾ ਹੈ ਕਾਜ਼ ਸ਼ਾਦੀ ਮੇਰੀ ਬੇਟੀ ਦੇ ਕਾਜ਼ ਵਿੱਚ ਕੋਈ ਵਿਘਨ ਨਹੀਂ ਪੈਣੀ ਚਾਹੀਦੀ ਹੈ। ਛੇਕ ਦਰਜੀ ਨੇ ਮੇਰੀ ਕਮੀਜ਼ ਦੇ ਕਾਜ਼ ਸਫ਼ਾਈ ਨਾਲ ਨਹੀਂ ਬਣਾਏ ਕੰਮ ਕਾਰ ਸਾਰਾ ਕਾਜ਼ ਖ਼ਤਮ ਕਰਕੇ ਹੀ ਉਹ ਆਪਣੇ ਘਰ ਗਿਆ, ਕਾਾਟ ਅਸਰ ਇਸ ਦਵਾਈ ਦਾ ਕਾਟ ਬਹੁਤ ਛੇਤੀ ਹੋਵੇਗਾ, ਕਟੌਤੀ ਉਸਨੇ ਪੈਸਿਆਂ ਵਿੱਚ ਕਾਟ ਕਰ ਲਵੋ ਉਸਨੇ ਸਾਡਾ ਬਹੁਤ ਨੁਕਸਾਨ ਕੀਤਾ ਹੈ, ਕਟਾਈ

ਮੋਟਰ ਗੱਡੀ ਮੇਰੀ ਕਾਰ ਦਾ ਰੰਗ ਲਾਲ ਹੈ ਕੰਮ, ਕੰਮ ਕਾਰ ਕਰਕੇ ਹੀ ਸਾਹ ਲੈਣਾ, ਦਾਇਰਾ ਪੰਡਿਤ ਨੇ ਕਾਰ ਬਣਾ ਕੇ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 ਪੈਣ ਦੀ ਸੰਭਾਵਨਾ ਬਣੀ ਰਹਿੰਦੀ ਹੈ, ਮੌਤ ਕਾਲ ਨਿਸ਼ਚਿਤ ਹੈ ਇਸ ਤੋਂ ਘਬਰਾਉਣਾ ਬੇਵਕੂਫ਼ੀ ਹੈ ਸਮਾਂ ਮੱਧਕਾਲ ਪੰਜਾਬੀ ਸਾਹਿਤ ਦਾ ਸੁਨਿਹਰਾ ਕਾਲ ਹੈ, ਕਿਲ੍ਹਾ ਖੁੰਡ ਮੱਝ ਨੂੰ ਕਿਲ੍ਹੇ ਨਾਲ ਬੰਨ੍ਹ ਦਿਓ ਉਸ ਕੋਲ ਵਾਹੀ ਲਈ ਸਿਰਫ਼ ਇੱਕ ਕਿੱਲ੍ਹ ਹੀ ਜ਼ਮੀਨ ਹੈ, ਕੁੱਲਾ ਵੱਡੀ ਕੁੱਲੀ ਇਹ ਕੋਈ ਕੁੱਲੀ ਨਹੀਂ ਇਹ ਤਾਂ ਕੁੱਲਾ ਹੈ, ਤੋਪ ਅੰਗਰੇਜ਼ਾਂ ਦੇ ਸਮੇਂ ਅਮੀਰ ਲੋਕ ਕੁੱਲਾ ਪਾਉਂਦੇ ਸਨ, ਕੁੱਤਾ ਇੱਕ ਜਾਨਵਰ ਰਾਤ ਨੂੰ ਕੁੱਤਿਆਂ ਦੇ ਭੌਂਕਣ ਕਾਰਨ ਮੇਰੀ ਨੀਂਦ ਖ਼ਰਾਬ ਹੋ ਗਈ ਹੱਡ ਦਾ ਕੁੱਤਾ ਕੱਢ ਕੇ ਉਹ ਪੁੱਠਾ ਚੱਲਣਾ ਸ਼ੁਰੂ ਹੋ ਗਿਆ ਹੈ, ਇੱਕ ਕੀੜਾ ਚਰੀ ਦਾ ਕੁੱਤਾ ਲੜਨ ਕਾਰਨ ਉਸਦੇ ਸਰੀਰ ਉੱਪਰ ਜਲਨ ਹੋਣ ਲੱਗ ਗਈ ਹੈ, ਪੁਰਜਾ ਸਾਇਕਲ ਦੇ ਕੁੱਤੇ ਮਰ ਗਏ ਹਨ, ਕੋਟ ਕੱਪੜੇ ਤੇਰੇ ਕੋਟ ਦਾ ਕੱਪੜਾ ਵਧੀਆ ਨਹੀਂ, ਕਿਲ੍ਹਾ ਇਸ ਕੋਟ ਵਿੱਚ ਫੂਲ ਸਰੁੱਖਿਤ ਹੈ ਕਰੌੜ ਹੇ ਮੇਰੇ ਰੱਬਾ ਤੇਰਾ ਕੋਟ ਕੋਟ ਧੰਨਵਾਦ, ਵਾਰੀ ਚੂਨੇ ਦਾ ਕੋਟ, ਦੀਵਾਰ ਉੱਪਰ ਕਲੀ ਦਾ ਇੱਕ ਕੋਟ ਹੋਰ ਲਗਾ ਦਿਓ ਸਰਾਂ ਦਾ ਕੋਟ ਤੂੰ ਤਾਸ਼ ਖੇਡਣ ਵਿੱਚ ਬੜਾ ਤੇਜ਼ ਹੈ ਪੂਰਾ ਕੋਟ ਤਿਆਰ ਕਰ ਦਿੱਤਾ, ਖੱਟ ਵਿਆਹ ਵੇਲੇ ਪਾਈਆ ਜਾਣ ਵਾਲਾ ਵਖਾਣਾ ਸਰੀਕੇ ਨੇ ਉਸਦੇ ਪੁੱਤਰ ਦੇ ਵਿਆਹ ਉੱਤੇ ਖੱਟ ਵੇਲੇ ਝਗੜਾ ਕਰ ਦਿੱਤਾ, ਆਵਾਜ਼ ਤੁਹਾਡੀ ਖੱਟ ਖੱਟ ਨੇ ਮੈਨੂੰ ਪੜ੍ਹਾਈ ਨਹੀਂ ਕਰਨ ਦਿੱਤੀ, ਕਮਾ ਕੇ ਲਿਆਉਣਾ ਉਹ ਵਿਦੇਸ਼ੋਂ ਬਹੁਤ ਕੁੱਝ ਖੱਟ ਕਮਾ ਕੇ ਲਿਆਇਆ ਹੈ, ਖੱਤ ਚਿੱਠੀ

ਜਦ ਤੱਕ ਉਸਦੀ ਨਾਲ ਠੱਪੀ ਜਾਂਦਾ ਉਸ ਨੇ ਠੀਕ ਨਹੀਂ ਸੀ ਹੋਣਾ, ਖੱਟੀ ਕਮਾਈ ਉੱਪਰ ਦੀ ਉੱਪਰ ਦੀ ਵਾਪਸੀ, ਉਸਨੇ ਦੇਸ ਖ਼ਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੇਵਾ ਮਹਿ ਮਹਿਮਾਨਾਂ ਦੀ ਖਾਤਰ ਖਾਤਰ ਕਰਨਾ ਉਸ ਘਰ ਦੀ ਪਰੰਪਰਾ ਹੈ, ਮਾਰ ਕੁਟਾਈ ਪੁਲਿਸ ਨੇ ਚੋਰ ਦੀ ਚੰਗੀ ਖਾਤਰ ਕੀਤੀ ਖਾਰ ਖੋਰਨਾ ਹੜ ਦਾ ਪਾਣੀ ਭੂਮੀ ਖਾਰ ਕੇ ਲੈ ਜਾਂਦਾ ਗੁੱਸਾ ਉਸਦੇ ਖਾਰ ਨੇ ਘਰ ਵਿੱਚ ਅਸ਼ਾਂਤੀ ਫੈਲਾ ਦਿੱਤੀ, ਖਾਦ ਖਾਰ ਨਾਲ ਫਸਲ ਵਿੱਚ ਖਾਦਾ ਹੁੰਦਾ ਹੈ, ਗਿੱਲ ਨਮੀ ਦੀਵਾਰ ਵਿੱਚ ਗਿੱਲ ਹੈ ਇਸ ਲਈ ਸਫ਼ੇਦੀ ਦਾ ਕੰਮ ਬਾਅਦ ਵਿੱਚ ਕਰਵਾਉਣਾ, ਗੋਤ ਸ਼੍ਰੀ ਮਨੋਹਰ ਸਿੰਘ ਗਿੱਲ ਚੌਣ commission ਰਾਹੀਂ ਚੁੱਕੇ ਹਨ, ਗੋਡਾ ਲੱਤ ਦਾ ਜੋੜ ਗੋਡਣ ਵਾਲਾ ਗੋਡਾ ਉਹਨੂੰ ਗੁੱਡ ਰਿਹਾ ਹੈ, ਢਾਹ ਕੇ ਕੁੱਟਣਾ ਪੁਲਿਸ ਨੇ ਚੰਗਾ ਗੋਢਾ ਫੇਰਿਆ ਚੋਰ ਨੂੰ ਨਾਨੀ ਚੇਤੇ ਆ ਗਈ, ਗੋਲ ਗੋਲ ਘੇਰੇ ਵਾਲਾ

ਖਿਡਾਰੀ ਨੇ ਬੜੀ ਮਿਹਨਤ ਨਾਲ ਗੇਂਦ ਨੂੰ ਗੋਲ ਵਿੱਚ ਜਾਣ ਤੋਂ ਰੋਕ ਲਿਆ, ਖੇਡ ਦੇ ਗੋਲ ਹਾਕੀ ਦੀ team ਨੇ ਦੋ ਗੋਲ ਕੀਤੇ, ਗੋਲਾ ਬਾਰੂਦ ਦਾ ਗੋਲਾ, ਪੁਲਿਸ ਨੂੰ ਰੇਲਵੇ ਸਟੇਸ਼ਨ ਉੱਪਰ ਦੋ ਗੋਲੇ ਮਿਲੇ ਹਨ, ਤਾਸ਼ ਦਾ ਪੱਤਾ ਮੇਰੇ ਕੋਲ ਇੱਕ ਚਿੱਟੀਆਂ ਦਾ ਤੇ ਦੂਜਾ ਇੱਟ ਦਾ ਗੋਲਾ ਹੈ। ਮੁਗ਼ਲ ਦਾ ਜ਼ੁਲਮ, ਮੁਗਲ ਕਾਲ ਵਿੱਚ ਕੋਲ ਕਈ ਕਈ ਗੋਲੇ ਹੁੰਦੇ ਸਨ ਘੱਟ ਸਤਿ ਸ੍ਰੀ ਅਕਾਲ ਜੀ।

ਹੋਰ ਠੀਕ ਆ। Phone ਮੈਂ ਉਡੀਕਣ ਦੀ ਹੁਣ ਕੀਤਾ।

ਹੁਣ time ਲੱਗਾ। ਹੋਰ ਫਿਰ ਸਮਾਚਾਰ ਕੋਈ ਨਵੀ ਤਾਜੀ ਹੈਂ। ਹੋਰ। ਹੋਰ ਠੀਕ ਆ ਵਧੀਆ ਪਏ ਲੰਮੇ।

ਹਮ ਹੋਰ? ਆਇਓ।

ਤੇ ਆਵਾਜ਼ ਹੁਣ ਘਟ ਹੋਗੀ ਹੋਰ।

ਅੱਛਾ, ਹੋਰ ਮੈ ਕਿਹਾ? ਠੀਕ ਆ ਕਰ ਕੋਈ ਗਲਬਾਤ। ਕੀ ਗਲਬਾਤ ਕਰਾ ਜੀ ਨਹੀਂ ਕਰਨ ਡੇਆ ਬੋਲਣ ਨੂੰ ਗਰਮੀ ਬੜੀ ਲੱਗਣ ਦੀ ਬੋਲਣ ਨੂੰ ਨੀ ਜੀ ਕਰਨ ਡੇਆ। ਅੱਛਾ ਬੋਲੀ ਜਾਣ ਦੋ। ਅੱਛਾ ਬੋਲੀ ਜਾਣ ਮੈਂ ਤੇ ਬੋਲੀ ਜਾਣਾ ਪਤਾ ਨਾ ਬੀ ਬੋਲੀ ਜਾਂਦੇ, ਆਹੋ ਹੋਰ?

ਚਲੀਏ ਜੰਮੂ ਫਿਰ train ਤੇ train ਤੇ ਜਾਣਾ। ਹਮ .

ਨਹੀਂ bus ਦਾ ਕਿਰਾਇਆ ਵੀ ਤੇ ਮੈਨੂੰ ਸਫ਼ਰ ਨੀ ਸਿਖਾਉਂਦਾ ਨਾਲੇ।

Train ਚ ਤੇ ਨੀ ਮੰਨ ਖਰਾਬ ਹੁੰਦਾ।